ਹਾਂ ਕੁੱਤੇ ਦੀ ਮੌਤ ਮਾਰਨਾ ਬੁਰੀ ਮੋਤ ਮਰਨਾ ਇਹਦਾ ਮਤਲਬ ਬੁਰੀ ਮੌਤ ਮਰਨਾ

ਇਹਦਾ ਮਤਲਬ ਕੁੱਤੇ ਨੂੰ ਰਾਤ ਨੂੰ ਕੁੱਝ ਪਤਾ ਨੀ ਲੱਗਦਾ ਉੱਪਰ ਟਰੱਕ ਗੱਡੀ ਗੁੱਡੀ ਚੜ ਜਾਂਦੀ ਏ ਠੀਕ ਏ ਉਹਦੇ ਇਹ ਵੀ ਕੁੱਤੇ ਦੀ ਮੌਤ ਮਰਿਆ ਏ ਉਸੇ ਤਰ੍ਹਾਂ ਹੀ ਹੁੰਦਾ

ਕਰ ਲਵੇ ਕੁੱਝ ਕਰ ਲਵੇ ਠੀਕ

Side ਤੇ ਵੱਜੇ ਚਾਹੇ ਟੱਕਰ ਵੱਜੇ ਅਗਲਾ ਕਹਿੰਦਾ ਲੈ ਵੀ ਇਹ ਕੁੱਤੇ ਦੀ ਮੌਤ ਮਰੁਗਾ

ਕੁੱਤੇ ਨੂੰ ਨੀ ਕੁੱਝ ਪਤਾ ਲੱਗਦਾ ਇਹਨੂੰ ਨੀ ਕੁੱਝ ਪਤਾ ਲੱਗ ਰਿਹਾ ਅਚਾਨਕ ਗੱਡੀ ਮੁਹਰੇ ਆ ਜਾਣਾ ਉਹਨੇ

ਹਨਾ ਕੰਨਾ ਦਾ ਕੱਚੇ ਹੋਣਾ ਹਾਂ ਹਾਂ ਰਹੇ ਤਾਂ ਬਹੁਤ ਵਧੀਆ ਹਮ ਇਹ ਤਾਂ ਬਹੁਤ ਵਧੀਆ ਇਹ ਤਾਂ ਆਪਣੇ ਵਾਸਤੇ ਬਹੁਤ ਢੁੱਕਦਾ

ਜਿਵੇਂ ਜਿਹੜੇ ਬਹੁਤ ਹੁਨੇ ਆ ਕੰਨਾ ਦੇ ਕੱਚੇ ਹੁਨੇ ਆ ਤੁਹਾਡੇ ਕੋਲ ਬੈਠ ਕੇ ਤੁਹਾਡੀ ਗੱਲ ਕਿਸੇ ਕੋਲ ਬਿਹ ਕੇ ਕਿਸੇ ਦੀ ਗੱਲ

ਸੱਚੀ ਗੱਲ ਏ ਜੀ

ਹਾਂ ਬਹੁਤ ਤੇ ਭਾਈ ਇੱਕ ਦੂਜੇ ਦੀ ਚੁਗਲੀਆਂ ਕਰੀ ਓ ਜਾਨੇ ਆ ਹਾਂ ਅੱਖਾਂ ਫ਼ੇਰ ਲੈਣੀਆਂ ਜੀ

ਅੱਖਾਂ ਫੇਰਨੀਆ ਹਣਾ

ਕਿਸੇ ਹੋਰ ਪਾਸੇ ਕਰਨਾ ਧਿਆਨ ਕਿਸੇ ਹ਼ੋਰ ਪਾਸੇ ਕਰਨਾ ਇਸਦਾ ਮਤਲਬ ਧਿਆਨ ਕਿਸੇ ਹੋਰ ਪਾਸੇ ਕਰਨਾ

ਵੀ ਲੈ ਵੀ ਅੱਜ ਜਦੋਂ ਲੋੜ ਸੀ ਤਦ ਆਪਣੇ ਕੋਲ ਜਦ ਨਹੀਂ ਲੋੜ ਸੀ ਤਾਂ ਅੱਖਾਂ

ਅਗੁੱਠਾ ਦਿਖਾਉਣਾ

ਸਹੀ ਗੱਲ ਹੈ ਅਗੁੱਠਾ ਦਿਖਾਉਣਾ ਹੋਗਿਆ ਵੀ ਆਪਣਾ ਕੰਮ ਕਢਾਲਿਆ ਹੁਣ ਅਗੁੱਠਾ ਦਿਖਾ ਉਹ ਗਿਆ ਉਹ ਗਿਆ

ਕ਼ਲਮ ਦਾ ਧਨੀ

ਕ਼ਲਮ ਦਾ ਧਨੀ ਜਿਹੜੇ ਕਈ ਬਹੁਤ ਵਧੀਆ ਲੇਖਕ ਨੇ ਠੀਕ ਏ ਜਿਹੜੇ ਕਿਤਾਬਾਂ

ਉਹ ਕ਼ਲਮ ਉਹਨਾ ਨੂੰ ਕਲਮ ਦੇ ਧਨੀ ਕਿਹਾ ਜਾਂਦਾ ਖਿਤਾਬ ਏ

ਹਮ ਹੋਰ ਕਿਆ ਖੂਨ ਸ਼ਫ਼ੇਦ ਹੋਣਾ ਖੂਨ ਉੱਬਲਨਾ

ਹਾਂ ਜ਼ੋਸ ਚ ਆਉਣਾ

ਹਾਂ ਦੇਖੋ ਖੂਨ ਉੱਬਲਣਾ ਇੱਕ ਰਹਿ ਗਿਆ ਜਿਹੜਾ ਮਹਾਰਾਜ ਜ਼ੋਸ ਚ ਆਉਣਾ ਹੁੰਦਾ ਜਾਂ ਗੁੱਸੇ ਵਿੱਚ ਆਉਣਾ ਖੂਨ ਉੱਬਲਣਾ ਤਾਂ ਗੁੱਸੇ ਚ ਆਉਣਾ ਲੱਗਦਾ ਮੈਨੂੰ ਜੋਸ਼ ਚ ਤਾਂ ਨੀ

ਉਹੀ ਗੁੱਸਾ ਕਰਨਾ

ਹੁਣ ਬੰਦਾਂ ਮੈਨੂੰ ਗੁੱਸਾ ਚੜ ਗਿਆ ਤੇ ਕੁੱਝ ਨਾ ਕੁੱਝ ਕਰਦਾ ਏ ਕਰਾਂ

ਹਾਂ ਹਨਾ ਇਹਦਾ ਮਤਲਬ ਇਹ ਹੋਇਆ ਫੇਰ

ਖੰਡਖੀਰ ਹੋਣਾ ਅੱਛਾ ਖੰਡਖੀਰ ਹੋਣਾ ਖੰਡਖੀਰ ਦਾ ਮਤਲਬ ਮਿਲ ਕੇ ਰਹਿਣਾ ਖੰਡ ਜਿਵੇਂ

ਹਾਂ ਦੰਦ ਖੱਟੇ ਕਰਨਾ ਇਹ ਕਿੱਢੀ ਮਸਹੂਰ ਏ ਇੱਕ ਆ ਦੰਦ ਖੱਟੇ ਹੋਣਾ ਹੋਣਾ ਜਾਂ ਕਰਨਾ ਇੱਕ ਹੀ ਗੱਲ ਏ

ਦੰਦ ਖੱਟੇ ਦਾ ਮਤਲਬ ਤਾ ਇਹਦਾ

ਦੁਸ਼ਮਣ ਦਾ ਨੀ ਦੁਸ਼ਮਣ

ਹਾਂ ਵੀ ਕੰਮ ਹੋਇਆ ਨੀ ਬੱਸ ਜ਼ੋਰ ਜੂਰ ਜਾ ਮਾਰਕੇ ਪਰੇ ਹੋਗਿਆ ਜਿਵੇਂ ਕਹਿੰਦੇ ਉਹ ਚ ਲੂੰਬੜੀ ਆਲੀ ਕਹਾਣੀ ਤੀ ਅੰਗੂਰ ਖੱਟੇ ਏ ਠੀਕ ਏ ਉਹਨੇ ਮਾੜਾ ਜਾ

ਕਦੇ ਹੋਇਆ ਵੀ ਹੈਨੀ ਹੋਸਲਾ ਛੱਡ ਗਏ ਜਿਵੇਂ ਇੱਕ ਹੋਰ ਆ ਰਾਹੀ ਦਾ ਪਹਾੜ ਬਣਾਉਣਾ ਰਾਹੀ ਦਾ ਪਹਾੜ ਬਣਾਉਣਾ ਹਾਂ

ਰਾਹੀ ਦਾ ਪਹਾੜ ਬਣਾਉਣਾ ਗੱਲ ਨੂੰ ਵਧਾਈ ਜਾਣੇ

ਹਾਂ ਮਾੜੀ ਜੀ ਗੱਲ ਦਾ ਇੱਡਾ ਵੱਡਾ ਪਹਾੜ ਬਣਾ ਦੇਣਾ ਹੁੰਦੀ ਮਾੜੀ ਜਿਹੀ ਗੱਲ ਏ ਠੀਕ ਏ ਉਹਨੂੰ ਬਹੁਤ ਬੜਾ ਛੇੜ ਦੇਣਾ

ਹਾਂ ਜਿਵੇਂ ਕੱਲ ਤਾਂ ਅਸੀਂ ਕਿਤੇ ਜਾਣਾ ਏ ਪਤਾ ਕਿਸੇ ਨੂੰ ਹੈਨੀ ਕੋਈ ਕੁੱਝ ਸੋਚੀ ਜਾਂਦਾ ਹਾਂ ਵੀ ਆ ਕੰਮ ਹੋ ਸਕਦਾ ਆ ਹੋ ਸਕਦਾ ਵੀ ਪਹਾੜ ਜਾ ਬਣਾਇਆ ਪਿਆ ਜਦੋਂ ਤੱਕ

ਮੁੜ ਕੇ ਕਹਿੰਦਾ ਖੋਰੂ ਪਾਉਣਾ ਖੋਰੂ ਪਾਉਣਾ ਵੀ ਹੈਗਾ ਇਹਦਾ ਕੀ ਮਤਲਬ

ਸਭ ਤੋ ਘੈਂਟ ਕੰਮ ਏ ਮੁੱਠੀ ਗਰਮ ਕਰਨੀ ਹਾਂ ਮੁੱਠੀ ਗਰਮ ਕਰਨੀ ਵਾਹ ਜੀ ਵਾਹ ਰਿਸ਼ਵਤ ਲੈਣੀ

ਰਿਸ਼ਵਤ ਦੇਣੀ ਹਨਾ

ਹੋਰ ਇਹ ਤਾਂ ਬਹੁਤ ਵਧੀਆ ਚੀਜ਼ ਏ

ਹਰੇਕ ਬੰਦਾ ਕਹਿੰਦਾ ਮੇਰੀ ਮੁੱਥੀ ਗਰਮ ਕਰੋ ਜਿੰਨਾ ਸਰਕਾਰੀ department ਆ ਹਲੇ private ਆਲੇ ਨੀ ਕਰਦੇ

ਲੱਖਾਂ ਰੁਪਏ ਤਨਖਾਹ ਏ ਫ਼ੇਰ ਵੀ ਕਹਿਣ ਗਏ ਸਾਡੀ ਮੁੱਠੀ ਗਰਮ ਕਰੋ ਜੀ

ਕਰੋ ਹਾਂ ਇਹ ਸਾਰੇ ਇੱਕ ਉਹ ਹੋਣੇ

ਖ਼ੇਹ ਉੱਡਾਣੀ ਇਹ ਵੀ ਤਾਂ ਹੈਗਾ ਖ਼ੇਹ ਉੱਡਾਣੀ

ਅਗਲਾ ਕਹਿੰਦਾ ਯਾਰ ਛੱਡ ਪਰੇ ਕਿਆ ਹੈ ਦੱਸ

ਐਂ ਆ ਉਹ ਐਂ ਆ ਇਹ ਕਰਕੇ ਉਹਦੀ ਬਦਨਾਮੀ ਕਰੀ ਜਾਓ

ਹਣਾ ਸਿਰ ਤੇ ਸਿਰ ਤੇ ਸਵਾਹ ਪਾਉਣੀ

ਹਣਾ ਬਹੁਤ ਨੇ ਇਸ ਤਰ੍ਹਾਂ ਦੇ ਉਹਦਾ ਭੁੱਖੇ ਦਾ ਇੱਕ ਵੀ ਢਿੱਡ ਵਿੱਚ ਚੂਹੇ ਨੱਚਣਾ

ਜਾਂ ਬਹੁਤ ਜਿਆਦਾ ਭੁੱਖ ਲੱਗਣੀ

ਹਣਾ ਕਈ ਵਾਰ ਭੁੱਖ ਐਨੀ ਜਿਆਦਾ ਅਗਲਾ ਕਹਿੰਦਾ ਲੈ ਵੀ ਰੋਟੀ ਮਿਲੀ ਨੀ ਢਿੱਡ ਵਿੱਚ ਚੂਹੇ ਦੋੜਨ ਲੱਗ ਗਏ

ਅਹ ਉਦਾਸ ਨੂੰ ਆਪਾਂ ਕਹਿਨੇ ਹਾਂ ਯਾਰ ਅੱਜ ਤੇਰਾ ਮੂੰਹ ਜਾ ਉੱਡਿਆ ਜਿਹਾ ਉੱਡਿਆ ਹੋਇਆ ਤੇਰਾ

ਹਾਂ ਚਿੜ ਮੱਚਣੀ

ਚਿੜ ਮੱਚਣੀ ਮਤਲਬ ਇੱਕ ਦੂਜੇ ਤੋਂ ਸੜੀ ਜਾਣਾ

ਨਾਲੇ ਕਹਿੰਦਾ ਯਾਰ ਤੂੰ ਆ ਕਰ ਲਿਆ

ਮੇਰੇ ਕੋਲ ਹੋਇਆ ਨੀ ਤੂੰ ਕਰ ਲਿਆ ਉਹ ਚਿੜ ਹੋਈ ਜਾਂਦੀ ਹੈ ਬੰਦੇ ਨੂੰ

ਚੋਲਾ ਛੱਡਣਾ death ਹੋਣੀ ਚੋਲਾ ਛੱਡਣਾ ਮਤਲਬ ਮਰ ਮਰ ਜਾਣਾ

ਛੱਡਣ ਦਾ ਮਤਲਬ ਫ਼ਿਰ ਇਹ ਆ ਸਾਧੂ ਸੰਤਾਂ ਪਰ ਆ ਜਾਨਾ ਹਨਾ

ਇੱਕ ਹੁੰਦਾ ਚੋਲਾ ਛੱਡਣਾ ਸਾਧੂ ਸੰਤਾਂ ਦੇ ਵਧੀਆ ਹੁੰਦਾ ਉਹਨੂੰ ਕਿਹ ਦਿਨੇ ਆ ਵੀ ਲੈ ਵੀ ਬੰਦਾ ਚੋਲਾ ਛੱਡ ਗਿਆ ਵੀ ਚੋਲਾ ਛੱਡ ਹਾਂ language ਦਾ ਬੱਸ ਫ਼ਰਕ ਹੈ ਉਹ language ਪਰ ਇੱਕ ਹੋਰ ਵੀ ਏ

ਜਿਹੜੇ ਚੋਲਾ ਛੱਡਣ ਦਾ ਮਤਲਬ ਹੁੰਦਾ ਵੀ ਉਹਦਾ ਫ਼ਿਰ ਜਿਹੜਾ ਸੰਸਕਾਰ ਨੀ ਕਰਦੇ ਫੇਰ ਉਹਦਾ ਉਹਨਾ ਦਾ ਐਂ ਆ ਵੀ ਜਾਂ ਤਾਂ ਮਤਲਬ ਸਮਾਂਧੀ ਸਮੁਧੀ ਹਾਂ ਉਹਦੀ ਸ਼ਮਾਧੀ ਬਣਾ ਦਿੰਨੇ ਏ ਬੀ ਅਹ

ਹਾਂ ਜਿਆਦਾ ਪਾਣੀ ਦਾ mostly ਜਿਆਦਾਤਰ ਸਮਾਂਧੀ ਬਣਾ ਦਿੰਨੇ ਆ ਵੀ ਹਾਂ ਵੀ ਉਹਦੇ ਉਹਦੀ ਸਮਾਂਧੀ ਬਨਾਦੋ ਬੰਦੇ ਦੀ

ਹਣਾ ਇੱਕ ਹੋਰ ਦੇਖ